ਘੱਟੋ ਘੱਟ ਸਾਲ ਤੱਕ paper ਨਹੀ ਦਿੰਦੇ, ਬਈ ਤਿੰਨ ਹਜ਼ਾਰ ਰੁਪਇਆ ਜਿਹੜਾ ਤੁਸੀਂ ਲਿਆ, ਅਗਰ ਉਹ ਇੱਕ ਲੱਖ ਬੱਚਾ ਵੀ ਭਰਦਾ ਹੈ, ਤਾਂ ਕਿੰਨਾ ਹੋ ਗਿਆ, ਕਰ ਲਓ, ਤਿੰਨ ਹਜ਼ਾਰ ਨਾਲ multiply ਚਲੋ ਤਿੰਨ ਹਜ਼ਾਰ ਤੋਂ ਨਈ ਹੈ average ਕੱਢ ਕੇ ਕਰ ਲਓ, ਹੈ ਨਾ, ਕਿਉਂਕਿ ਘੱਟ ਵੀ ਹੈ, ਗਿਆਰਾ ਇਹ ਗਿਆਰਾ ਸੋ ਤਾਂ ਹੈਗੀ ਹੈਗੀ ਹੈ ਹਰ category ਦੀ, ਤਾਂ ਕੁੱਲ ਮਿਲਾ ਕੇ ਗੱਲ ਇਹ ਹੈ ਬਈ ਵਿਆਜ਼ ਲਗਾ ਕੇ ਦੇਖੋ, ਕਿੰਨਾ ਪੈਸਾ ਅਤੇ ਅਸਾਂ ਨੂੰ ਚਾਹੀਦੀ ਹੈ ਇੱਕ ਨੌਕਰੀ, ਅੋਰ ਇਕ ਨੌਕਰੀ, ਅਸੀਂ ਇੱਥੇ ਤਾਂ ਦੇਖ ਲੈਂਦੇ ਹਾਂ ਬਈ ਤਿੰਨ ਹਜ਼ਾਰ ਰੁਪਇਆ, ਅੋਰ ਪੰਜਾਬ ਅੱਡਾ twenty four seven ਤਿੰਨ ਹਜ਼ਾਰ ਦੇ ਵਿੱਚ, ਤਿੰਨ ਹਜ਼ਾਰ ਦੇ ਵਿੱਚ ਇੱਕ ਸਾਲ ਤੱਕ, ਸਾਰੇ teacher with PDF ਸਾਰਾ ਕੁੱਝ, ਅਸੀਂ ਕਾਬਿਲ ਬਣਾ ਦਿੰਦੇ ਹਾਂ, ਬੱਚੇ ਨੂੰ paper clear ਕਰਨ ਲਈ, ਹੁਣ ਕਈ ਬੱਚੇ ਤੁਹਾਡੇ ਇਹੋ ਜਿਹੇ ਹੋਣਗੇ, ਜਿੰਨ੍ਹਾ ਨੂੰ ਸੋਚ ਰਹੇ ਆ ਯਾਰ, ਨਾਇਬ ਤਹਿਸੀਲਦਾਰ, ਮਜ਼ਾ ਆ ਜਾਊਗਾ, ਅਗਰ paper clear ਹੋ ਗਿਆ, ਮਿਹਨਤ ਮੇਰੀ ਫਲ ਰੱਬ ਦਾ ਬਹੁਤ ਸਾਰੇ ਬੱਚੇ ਸੋਚੀ ਬੈਠੇ ਆ ਥੋੜ੍ਹੇ, ਸੋਚੀ ਬੈਠੇ ਆ ਕਿ ਨਹੀਂ ਲੇਕਿਨ ਗੱਲ ਕਿੱਥੇ ਆਉਂਦੀ ਹੈ, ਜਦ ਬਾਪੂ ਦੀ ਜੇਬ ਵੱਲ ਜਾਂਦੀ ਹੈ ਗੱਲ, ਗੱਲ ਜਦੋਂ ਬਾਪੂ ਦੀ ਜੇਬ ਵੱਲ ਜਾਂਦੀ ਹੈ ਨਾ ਤਿੰਨ ਹਜ਼ਾਰ ਰੁਪਏ ਜਦੋ ਅਸੀਂ fees ਦੇਖਦੇ ਹਾਂ, ਮਨ ਬੜਾ ਦੁਖੀ ਹੁੰਦਾ ਹੈ, ਦੱਸੋ ਰਾਜੇ ਇਹ ਸਹੀ ਹੈ ਕਿ ਗਲਤ ਹੈ, ਚੱਲ ਤਿੰਨ ਹਜ਼ਾਰ ਲੈਣੇ ਆ ਤਾਂ ਲੈ ਲਓ। ਪੰਜ ਹਜ਼ਾਰ ਲੈ ਲਓ, ਕੋਈ ਗੱਲ ਨਹੀਂ ਹੈ, paper ਨਾ clear ਹੋਵੇ, ਮੋੜ੍ਹ ਦਿਓ paper ਨਾ clear ਹੋਵੇ ਮੋੜ੍ਹ ਦਿਓ, ਜਿੰਨ੍ਹਾ ਦਾ clear ਹੋ ਗਿਆ, ਉਹਨਾ ਦੀ ਰੱਖ ਲਉ ਕਿਉਂਕਿ ਉਹਨੂੰ ਕੋਈ ਫਰਕ ਵੀ ਨਹੀਂ ਪੈਣਾ, ਉਹਨੂੰ ਆਏਂ ਹੈ, ਚੱਲ ਠੀਕ ਹੈ, ਕੋਈ ਗੱਲ ਨਹੀਂ। ਯਾਰ ਜਦੋਂ election ਹੁੰਦੇ ਹੈ, election ਹੁੰਦੇ ਹੈ ਇੱਕ fees ਦਿੱਤੀ ਜਾਂਦੀ ਹੈ, ਇੱਕ fees ਦਿੱਤੀ ਜਾਂਦੀ ਹੈ, ਜਦੋਂ election ਹੁੰਦੇ ਹੈ ਅਤੇ ਇੱਕ ਜਿਹੜਾ ਕਿ ਹੈ, ਨਾਲ ਇਹ ਵੀ ਕਿਹਾ ਜਾਂਦਾ ਬਈ ਐਨੈ percentage ਵੋਟਾਂ ਲੈਣੀਆਂ, ਜਿਹਨੂੰ ਕਹਿੰਦੇ ਹਾਂ ਆਪਾਂ ਜ਼ਮਾਨਤ ਜ਼ਬਤ ਹੋਣੀ। ਜਦੋਂ ਕਿਸੇ ਦੀ ਜ਼ਮਾਨਤ ਜ਼ਬਤ ਨਹੀਂ ਹੁੰਦੀ ਅੋਰ percentage ਤੋਂ ਵੱਧ ਵੋਟਾਂ ਲੈ ਲੈਂਦਾ, ਉਹਨੂੰ ਵੀ ਤਾਂ ਪੈਸੇ ਵਾਪਸ ਕੀਤੇ ਹੀ ਜਾਂਦੇ ਆ, ਉਹਨੂੰ ਵੀ ਤਾਂ ਕੀਤੇ ਜਾਂਦੇ ਪੈਸੇ ਵਾਪਸ, ਕੀਤੇ ਜਾਂਦੇ ਆ ਕਿ ਨਹੀਂ ਕੀਤੇ ਜਾਂਦੇ, ਕੀਤੇ ਜਾਂਦੇ ਹੈ ਨਾ, security ਵਾਪਸ ਕੀਤੀ ਜਾਂਦੀ ਹੈ ਨਾ, ਤਾਂ ਫਿਰ ਸਾਡੀ ਵੀ security ਵਾਪਸ ਕਰ ਦਿਓ, ਤਿੰਨ ਹਜ਼ਾਰ ਰੁਪਏ ਜਾਂ ਫਿਰ ਸਿੱਧਾ ਹੀ ਕਹਿ ਦਿਓ, ਬਈ ਇੱਕ ਵਾਰੀ fees ਰੱਖ ਲਓ, ਬਈ ਇੱਕ ਵਾਰੀ ਤੁਸੀਂ ਸਾਡੀ fees ਰੱਖ ਲਓ, ਇਸ ਨਾਮ ਤੇ, ਇਸ registration ਦੇ ਆਧਾਰ ਤੇ, ਧਰਮ ਪਰਿਵਰਤਨ ਇਹ ਪਹਿਲੀ ਵਾਰੀ ਨਹੀਂ ਹੋਇਆ, ਇਹ ਪਰਿਵਰਤਨ ਜਿਹੜਾ ਹੋਣ ਦਾ ਇਹ ਜਿਹੜਾ ਸਮਾਂ ਹੈ ਇਹ ਬਹੁਤ ਪਿਛੋਕੜ ਦੇ ਵਿੱਚ ਹੈ, ਤੁਸੀਂ ਦੇਖੋ ਜਦੋਂ ਬੁੱਧ ਧਰਮ ਆਇਆ, ਅਤੇ ਉਸ ਵੇਲੇ ਇੱਥੇ ਸੂਰਜਵੰਸ਼ੀ ਅਤੇ ਚੰਦਰਵਾਸੀਆਂ ਦਾ ਜਿਹੜਾ ਬਹੁਤ ਸਾਰਾ ਬੋਲਬਾਲਾ ਸੀ। ਲੇਕਿਨ ਐਸੀ ਗੱਲ ਹੋਈ ਸਾਰੀ ਦੁਨੀਆ ਹੀ ਬੁੱਧ ਧਰਮ join ਕਰ ਗਈ। ਬੁੱਧ prefer ਕਰ ਗਈ ਅਤੇ ਇੱਥੇ ਸੂਰਜ-ਵੰਸ਼ੀਆਂ ਦਾ ਅਤੇ ਚੰਦਰ-ਵੰਸ਼ੀਆਂ ਦਾ ਕੋਈ ਨਾਮ ਲੈਣ ਵਾਲਾ ਨਹੀਂ ਰਹਿ ਗਿਆ। ਉਸ ਤੋਂ ਬਾਅਦ ਜਦੋਂ ਇਹਨਾ ਨਬਜ਼ ਪਛਾਣੀ ਤਾਂ ਹੋਇਆਂ ਕੀ ਹੈ। ਉਹਦੇ ਵਿੱਚੋਂ ਨਿਕਲਿਆ ਇਹ ਕਿ ਇਹ ਲੋਕ ਜਿੰਨਾ ਨੂੰ ਸ਼ੂਦਰ ਅਤੇ ਅਤਿ-ਸ਼ੂਦਰ ਕਿਹਾ ਜਾਂਦਾ, ਇਹਨਾ ਲੋਕਾਂ ਨੂੰ ਸਤਿਕਾਰ ਹੀ ਕੋਈ ਨਹੀਂ ਦਿੱਤਾ ਜਾਂਦਾ, ਮਨੋਸਮਿਰਤੀ ਦੇ ਅਨੁਸਾਰ ਇਹ ਹੈ ਕਿ ਜੇ ਕਿਤੇ ਬ੍ਰਾਹਮਣ ਨੂੰ ਥੁੱਕ ਵੀ ਆ ਜਾਏ ਤਾਂ ਨੂੰ ਜਾਂ ਸ਼ੂਦਰ ਨੂੰ ਮੂੰਹ ਖੋਲ੍ਹ ਦੇਣਾ ਚਾਹੀਦਾ ਕਿ ਮੇਰੇ ਮੂੰਹ ਵਿੱਚ ਥੁੱਕ ਦੇ। ਇਹ ਇੱਕ ਘਟਨਾ ਤੁਹਾਨੂੰ ਦੱਸਣੀ ਅਤੇ ਐਨੀ ਵੱਡੀ ਗਿਰਾਵਟ ਜੇ ਕੋਈ ਸਮਾਜ ਚ ਹੋਵੇ, ਅੱਜ ਵੀ ਹੈਗੀ ਹੈ, ਕਿ ਬਹੁ ਬੇਟੀ ਜਿਹੜੀ ਨਵੀਂ ਵਿਆਹੀ ਆਉਂਦੀ ਹੈ, ਉਹਨੂੰ ਪਹਿਲਾਂ ਠਾਕਰਾਂ ਦੇ ਘਰ ਭੇਜਿਆ ਜਾਵੇ। ਕਈ ਤਰ੍ਹਾਂ ਦੇ ਘੋੜੇ ਲੈ ਚੱਲੋ, ਪੱਗ ਨਾ ਬੰਨ੍ਹੋ, ਚੰਮਿਆਰਾਂ ਦੇ ਸਿਰ ਤੋਂ ਚੰਗਾ, ਬੱਚੀ-ਬੱਚਾ ਘਰ ਦੇ ਵਿੱਚ ਨਾ ਰੱਖੋ, ਇੱਥੋ ਤੱਕ ਕਰ ਦਿੱਤਾ ਗਿਆ, ਸ਼ੂਦਰਾਂ ਦੀਆਂ ਜਿਹੜੀਆਂ ਅਹ ਨੌਜਵਾਨ ਲੜਕੀਆਂ ਸੀ ਉਹਨਾ ਨੂੰ ਬਣਾ ਕੇ ਅਤੇ ਉੇਹਨਾ ਦਾ ਸ਼ੋਸ਼ਣ ਜਿਹੜਾ ਮੰਦਿਰਾਂ ਦੇ ਵਿੱਚ ਹੁੰਦਾ ਰਿਹਾ।

ਕਈ ਤਰ੍ਹਾਂ ਦੀਆਂ ਹੋਰ ਚੀਜ਼ਾਂ ਨੇ, ਇਹ ਵੀ ਕਹਿ ਦਿੱਤਾ ਕਿ ਜੇ ਸ਼ੂਦਰ ਦੇ ਘਰ ਪਹਿਲਾ ਲੜਕਾ ਪੈਦਾ ਹੁੰਦਾ ਅਤੇ ਉਹਨੂੰ ਤੁਸੀਂ ਗੰਗਾ ਦੇ ਹਵਾਲੇ ਕਰ ਦਿਉ। ਉਹ ਗੰਗਾ ਮਾਤਾ ਦੀ ਜਿਹੜੀ ਹੈ ਉਹ ਭੇਂਟ ਜਿਹੜੀ ਦੇ ਦਿੱਤੀ ਜਾਂਦੀ, ਉਹਨੂੰ ਗੰਗਾ ਚ ਸੁੱਟ ਦਿੱਤਾ ਜਾਂਦਾ ਸੀ ਤਾਂ ਕਿ ਪਹਿਲਾ ਜਿਹੜਾ ਬੱਚਾ ਹੁੰਦਾ ਉਹ ਹਮੇਸ਼ਾ ਬਲਸ਼ਾਲੀ ਹੁੰਦਾ, ਤਕੜਾ ਹੁੰਦਾ, ਸੋ ਇਸ ਕਰਕੇ ਇਹ ਸਮਾਜ ਦੇ ਵਿੱਚ ਇਹ ਤਾਂ ਮੈਂ ਨਿੱਕੀ ਜਿਹੀ ਗੱਲ ਕੀਤੀ ਹੈ, ਇਹ ਰਾਮ ਰਾਜ ਤੋਂ ਤੁਰ ਤੁਰਿਆ ਆਉਂਦਾ ਜਦੋਂ ਦਾ ਸ਼ੰਭੁੱਕ ਦਾ ਕਤਲ ਹੋਇਆ ਜਦੋਂ ਅਗਾਂਹ ਸਾਰੀਆਂ ਚੀਜ਼ਾਂ ਚ ਮੈਂ ਬਹੁਤੀ ਲੈ ਬਰਸਾਤ ਜਾਊਗਾ ਅਤੇ ਬੜੀ ਲੰਮੀ ਹੋ ਜਾਣੀ ਹੈ। ਸੋ ਇਹ ਮੈ ਂਸਿਰਫ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਕਿ ਉਸ ਵੇਲੇ ਦਲਿਤਾਂ ਦੀ ਬਹੁਤ ਬੁਰੀ ਹਾਲਤ ਸੀ।

ਬਸ ਸਾਰੇ ਜਿਹੜੇ ਸੀ ਇਹ ਤੁਰ ਗਏ ਬੁੱਧ ਧਰਮ ਦੇ ਵਿੱਚ ਅਤੇ ਇੱਥੇ ਸੂਰਜਵੰਸ਼ੀ ਅਤੇ ਚੰਦਰਵੰਸ਼ੀ ਦਾ ਭੋਗ ਪੈ ਗਿਆ, ਫੇਰ ਚੱਲੋ ਹਿੰਦੂ ਇੱਕ ਮਹਾਂਪੁਰਸ਼ ਆਏ ਰਾਮਾਨੰਦ ਜੀ ਉਹਨਾ ਨੇ ਫੇਰ ਹੋਕਾ ਦੇ ਦਿੱਤਾ। ਕਿ ਸਾਡੇ ਧਰਮ ਦੇ ਵਿੱਚ ਵੀ ਏਕ ਬ੍ਰਹਮ ਹੈ ਦੁਤੀਆ ਨਾਪ ਇੱਥੇ ਸਾਰੇ ਇੱਕ ਹੀ ਰਹੇ। ਇੱਥੇ ਜਾਤ ਪਾਤ ਕੋਈ ਨਹੀਂ। ਇੱਥੇ ਕੋਈ ਕਿਸੇ ਕਿਸਮ ਦਾ ਵਿਤਕਰਾ ਨਹੀਂ। ਤੁਸੀਂ ਇੱਧਰ ਆ ਜਾਉ। ਇਹ ਲੋਕ ਤਾਂ ਆਪਣੇ ਜਿਹੜਾ ਉਹ ਲਵੇ ਫੇਰ ਜੇ ਗਏ ਸੀ ਕੋਈ ਇਸ ਕਰ ਕਰ ਕਰ ਕਰਦੇ ਜੁੜ ਨਹੀਂ ਸੀ ਗਏ ਉੱਥੇ, ਇਹ ਜਿਹੜੇ ਕਿ ਜਿੰਨੀ speed ਦੇ ਨਾਲ ਇਹ ਬੁੱਧ ਧਰਮ ਦੇ ਵਿੱਚ ਲੋਕ ਗਏ, ਉੱਧਰੋ ਬਹੁਤੀ speed ਦੇ ਨਾਲ ਫੇਰ ਹਿੰਦੂ ਧਰਮ ਵਿੱਚ ਆ ਗਏ ਕਿ ਸਾਡਾ ਤਾਂ ਹੁਣ ਧਰਮ ਠੀਕ ਹੋ ਗਿਆ ਜੀ, ਉਹ ਕਹਿੰਦੇ ਏਕ ਬ੍ਰਹਮ ਹੈ ਦੁਤੀਆਂ ਨਾਪ ਹੈ, ਇਹ ਕਹਿ ਦਿੱਤਾ ਗਿਆ। ਉੱਥੇ ਜਾਤੀ ਪਾਤੀ system ਜਿਹੜਾ ਉਹ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਹੀ ਰਿਹਾ, ਫੇਰ ਵਧੀਕੀਆ ਸ਼ੁਰੂ ਹੋ ਗਈਆਂ, ਉਹ ਵਧੀਕੀਆਂ ਹੁੰਦੀਆਂ ਰਹੀਆਂ, ਉਹ ਸਾਡੇ ਦੇਸ਼ ਵਿੱਚ ਅੱਜ ਵੀ ਜਾਰੀ ਨੇ, ਅੱਜ ਵੀ struggle ਜਿਹੜੀਆਂ ਨੇ ਸ਼ੂਦਰ ਤੇ ਅੱਤ ਹੀ ਸ਼ੂਦਰ ਕਰ ਰਹੇ ਨੇ। ਸੋ ਉਹਦੇ ਵਿੱਚੋਂ ਕਿਸ ਢੰਗ ਦੇ ਨਾਲ ਇਹਨਾ ਨੂੰ ਨਿਗਲਨਾ ਉਹ ਆਪਣੀ ਵਾਸਤੇ ਆਪਣੀ ਮੁਕਤੀ ਵਾਸਤੇ, ਆਪਣੇ ਸਵੈ ਮਾਣ ਵਾਸਤੇ ਹੀ ਇਹ ਤੁਰੇ ਫਿਰਦੇ ਨੇ, ਜਦੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਹਾ ਸੀ ਨਾ ਕਿ ਜਾਤਾਂ ਖਤਮ ਕਰ ਦਿੱਤੀਆਂ ਗਈਆਂ ਨੇ, ਉਹ ਇਸੇ ਕਰਕੇ ਕਿਹਾ ਸੀ ਕਿ ਉਹਨਾ ਨੇ ਸਮਝ ਲਿਆ ਸੀ, ਕਿ ਇਹ ਜਿਹੜਾ ਸਮਾਹ ਹੈ ਇਹਦੇ ਵਿੱਚ ਜਿਹੜਾਂ ਜਾਤੀ ਵਿਤਕਰਾ ਮਨੋਸਮਿਰਤੀ ਦੇ ਅਨੁਸਾਰ ਪਾਇਆ ਗਿਆ। ਇਹੋ ਹੀ ਸਾਰੇ ਅਤੇ ਜਾਤ ਪਾਤ ਵਿੱਚ ਜਾ ਰਿਹਾ। ਇੱਥੇ ਸਾਰੀ ਛੂਆ ਛੂਤ ਪੈਦਾ ਹੁੰਦੀ ਹੈ ਅਤੇ ਮੇਰੇ ਬਾਦਸ਼ਾਹ ਨੇ ਪੰਜ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਉਹਨਾ ਨੂੰ ਕਿਹਾ ਤੁਹਾਡੀ ਜਾਤ ਕੋਈ ਨਹੀਂ ਅਤੇ ਅੱਜ ਤੋਂ ਬਾਅਦ ਜਿਹੜਾ ਵੀ ਅੰਮ੍ਰਿਤ ਛਕ ਲਏਗਾ ਉਹਦੀ ਜਾਤ ਕੋਈ ਨਹੀਂ। ਇਹ ਗੱਲ ਰਹੀ ਹੈ। ਇਹ ਗੱਲ ਤੁਸੀਂ ਦੇਖੋ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੇਲੇ ਕਿੰਨੇ ਜਰਨੈਲ ਹੋਏ ਨੇ ਜਾਂ ਅਹ ਸ਼ਹੀਦ ਹੋਏ, ਉਹਨਾ ਦੀ ਕੋਈ ਜਾਤੀ ਨਹੀਂ ਨਾਲ ਲੱਗਦੀ। ਇਵੇਂ ਹੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੰਮ੍ਰਿਤ ਛਕਾਇਆ ਗਿਆ, ਗੁਰਬਖਸ਼ ਸਿੰਘ ਨਾਮ ਰੱਖਤਾ, ਅੱਜ ਕੁੱਛ, ਕੁੱਝ ਅਹ ਜਿਹੜੇ ਹੈਗੇ ਵਿਦਵਾਨ ਉਹ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨਾਂ ਰੱਖ ਦਿੱਤਾ। ਉਹ ਵੈਰਾਗੀ ਸੀ, ਚੱਲੋ ਖੈਰ ਉਹ ਉਹਦੇ ਨਾਲ ਵੈਰਾਗੀ ਇਸ ਕਰਕੇ ਲੱਗ ਗਿਆ ਕਿਉਂਕਿ ਉਹ ਵੈਰਾਗ ਧਾਰਿਆ ਹੋਇਆ ਸੀ ਉਹਨਾ ਨੇ, ਸੋ ਇਸ ਕਰਕੇ ਉਸ ਤੋਂ ਬਾਅਦ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਫਤਿਹ ਕੀਤੀ ਹੈ ਅਤੇ ਉੱਥੇ ਜਿਹੜੇ ਮੁਜ਼ਹਾਰੇ ਸੀ ਉਹਨਾ ਨੂੰ ਜਿਮੀਂਦਾਰ ਬਣਾ ਦਿੱਤਾ ਗਿਆ। ਉਹਨਾ ਨੂੰ ਮਾਲਕ ਬਣਾ ਦਿੱਤਾ ਗਿਆ। ਇਹ ਪਵਾੜੇ ਦੀ ਜੜ੍ਹ ਉੱਥੋ ਸ਼ੁਰੂ ਹੋਈ ਫੇਰ ਸਿੱਖ ਧਰਮ ਦੇ ਵਿੱਚ, ਹਿੰਦੁਸਤਾਨ ਚ ਤਾਂ ਪਹਿਲਾ ਹੈ ਹੀ ਸੀ, ਜਮਾਂਦੇਤੀਆਂ ਹੈ ਜਾਂ ਹਾਰ ਗਏ ਸੀ। ਸੁੱਕੀਆਂ ਤਾਂ ਹੈ ਨਹੀਂ, ਇਸ ਕਰਕੇ ਜਦੋਂ ਜਿਮੀਦਾਰ ਬਣ ਗਏ ਅਤੇ ਜਿਮੀਦਾਰਾਂ ਨੇ ਆਪਣੇ ਆਪ ਨੂੰ ਉੱਚਾ ਜਿਹੜਾ ਘੋਸ਼ਿਤ ਕਰ ਦਿੱਤਾ ਅਤੇ ਇਹ ਜਿਹੜੇ ਬਾਗੀ ਨੇ ਉਹਨਾ ਨੂੰ ਫੇਰ ਇਹ ਬ੍ਰਾਹਮਣਾਂ ਵਾਲੀ ਜਿਹੜੀ ਲਾਈਨ ਹੈ ਉਹਦੇ ਉੱਤੇ ਆ ਗਏ, ਇਹ ਬ੍ਰਾਹਮਣਾਂ ਤੋਂ ਇਹ ਜਿਹਨੂੰ ਸਮਝ ਲੱਗੇ ਮੈਂ ਬ੍ਰਾਹਮਣਾਂ ਦੇ ਖਿਲਾਫ ਬੋਲ ਰਿਹਾਂ, ਜਾਂ ਮੈਂ ਕਿਸੇ ਜਾਤ ਦੇ, ਕੌਮ ਦੇ, ਗੋਤ ਦੇ, ਇਸਾਈਅਤ ਦੇੇ, ਸਿੱਖਾਂ ਦੇ, ਮੈਂ ਦੇ ਖਿਲਾਫ ਨਹੀਂ। ਮੈਂ ਵਿਚਾਰ ਪ੍ਰਗਟ ਕਰ ਰਿਹਾਂ, ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਇਹ ਖਾਲਸਾ ਪੰਥ ਸਾਜਿਆ ਸੀ। ਜਿਹੜਾ ਮਿੱਥ ਕੇ, ਉਹਦੇ ਵਿੱਚ ਜਾਤੀਵਾਦ ਉਦੋਂ ਸ਼ੁਰੂ ਹੋਇਆ, ਜਦੋਂ ਮੁਜ਼ਾਹਰਿਆਂ ਨੂੰ ਆਉਣ ਕੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਮੀਂਦਾਰ ਬਣਾ ਦਿੱਤਾ। ਤੁਸੀਂ ਦੇਖਦੇ ਹੋ ਚੰਡੀਗੜ੍ਹ ਦੇ ਨੇੜੇ ਨੇੜੇ ਅਤੇ ਮਾਲਵੇ ਦੇ ਵਿੱਚ ਪਿੰਡ ਅਹ ਦੁਆਬੇ ਦੇ ਵਿੱਚ ਮਾਜ਼ਰੇ ਬੜੇ ਨੇ, ਉਹ ਮਾਜ਼ਰੇ ਨਹੀਂ ਉਹ ਸੱਚ ਮੁਜ਼ਾਹਰੇ ਨੇ, ਕਈ ਦਾ ਨਾਂ ਮੁਜ਼ਾਹਰੇ ਵੀ ਹੈ, ਕਈਆਂ ਦਾ ਨਾ ਮਾਜ਼ਰੇ ਵੀ ਹੈ। ਉਹ ਜਿੰਨੇ ਵੀ ਉੱਥੇ ਮੁਜ਼ਾਹਰੇ ਸੀ ਨਾ ਉਹ ਸਾਰੇ ਜਿਮੀਂਦਾਰ ਬਣ ਗਏ ਅਤੇ ਜਿਮੀਂਦਾਰਾਂ ਨੇ ਆਪਣੇ ਆਪ ਨੂੰ ਫੇਰ ਉੱਪਰਵਾਦੀ ਸੋਚ ਦਾ ਕਰਕੇ ਆਪਣੇ ਆਪ ਨੂੰ ਉੱਚਾ ਕਹਿ ਦਿੱਤਾ ਅਤੇ ਜਾਤੀ ਪਾਤੀ ਜਿਹੜੀ ਉਹ ਸ਼ੁਰੂ ਹੋ ਗਈ। ਸੋ ਇਸ ਢੰਗ ਦੇ ਨਾਲ ਜਾਤ ਪਾਤ, ਹੁਣ ਤੁਸੀ ਦੇਖੋ ਮਿਸਲਾਂ ਦੇ ਵਿੱਚ ਹੀ ਜੇਸਾ ਸੰਗਰਾਮਗੜ੍ਹੀਏ ਵਰਗੇ ਬੜੇ ਬੜੇ ਅਹ ਹੋਏ ਨੇ ਯੋਧੇ, ਅਹ ਆਪਣਾ ਚੱਬਾ ਸਿੰਘ ਆਹਲੂਵਾਲੀਆ ਵਰਗੇ ਹੋਏ ਨੇ, ਉਹ ਜਿਹੜੀਆਂ ਅਹ ਮਿਸਲਾਂ ਸੀ ਉਹਦੇ ਵਿੱਚ ਕੋਈ ਜਾਤ ਦਾ ਨਹੀਂ ਸੀ। ਉਹਦੇ ਚ ਕੋਈ ਜਿਮੀਂਦਾਰ-ਵਾਦ ਨਹੀਂ ਸੀ। ਉਹਦੇ ਵਿੱਚ ਕਿਸੇ ਕਿਸਮ ਦਾ ਨਹੀਂ ਉਹ ਤਾਂ ਸਿਰਫ ਇੱਕ ਸਿੱਖ ਦੀ ਜਿਵੇਂ ਕਿ ਅੱਜ ਵੀ ਹੈਗੇ ਆ, ਸਿੱਖਾਂ ਦਾ ਇੱਕ ਦੇਸ਼ ਐਸਾ ਉੱਥੇ ਕੇਵਲ ਅਤੇ ਕੇਵਲ ਸਿੱਖ ਹੀ ਨੇ, ਉੱਥੇ ਜਾਤ ਕੋਈ ਨਹੀਂ। ਮੈਂ ਹੈਰਾਨ ਹੋ ਗਿਆ ਉਸ ਦੇਸ਼ ਵਿੱਚ ਜਾ ਕੇ ਸੁਣ ਕੇ ਉਹਦੀਆਂ ਗੱਲਾਂ ਕਿ ਸਾਡੇ ਚ ਪਤਾ ਨਹੀਂ, ਸਾਨੂੰ ਜੱਟ ਕੌਣ ਹੈ, ਇੱਥੇ ਝਿਉਰ ਕੌਣ ਕੌਣ ਹੈ ਇੱਥੇ ਤਰਖਾਣ ਕੌਣ ਹੈ, ਇੱਥੇ ਜਵਾਇਆਂ ਕੌਣ ਹੈ, ਇਹਦੇ ਚ ਜਿਹੜਾ ਸਿੱਖ ਹੈ, ਉਹ ਸਿੱਖ ਹੈ, ਅਹ ਸਿੱਖਾਂ ਦੀਆਂ ਸ਼ਾਦੀਆਂ ਸਿੱਖਾਂ ਚ ਹੋ ਰਹੀਆ ਨੇ, ਸਾਨੂੰ ਆਪਣੀ ਜਾਤੀ ਦਾ ਨਹੀਂ ਪਤਾ ਅਤੇ ਉਹ ਦੇਸ਼ ਪਤਾ ਕਿਹੜਾ, ਮਲੇਸ਼ੀਆ, ਜਿੱਥੇ second world war ਦੇ ਵਿੱਚ ਸਿੱਖ ਗਏ। ਉਹ ਅੱਜ ਉਹ ਸਾਰੇ ਸਾਬਤ ਸੂਰਤ ਵੀ ਨੇ, ਅੰਮ੍ਰਿਤਧਾਰੀ ਵੀ ਨੇ ਅਤੇ ਜਾਤੀ ਪਾਤੀ ਤੋਂ ਬਿਲਕੁੱਲ ਰਹਿਤ ਨੇ, ਲੇਕਿਨ ਜਿੱਥੇ ਗੁਰੂਆਂ ਦਾ ਉਪਦੇਸ਼ ਹੋਇਆ, ਦਸ ਗੁਰੂ ਜਿੱਥੇ ਹੋਏ, ਜਿਹੜੇ ਵਿਚਰੇ, ਸਰਬੰਸ ਵੀ ਕੁਰਬਾਨ ਕੀਤਾ, ਆਪਣੇ ਬਲੀਦਾਨ ਵੀ ਦਿੱਤੇ, ਉੱਥੇ ਅਸੀਂ ਫੇਰ ਜਾਤਾਂ ਪਾਤਾਂ ਜਿਹੜੀਆਂ ਨੇ ਉਹ ਐਨੇ ਸਿਖ਼ਰ ਤੇ ਲੈ ਗਏ ਹਾਂ ਕਿ ਹੁਣ ਪਿੰਡਾਂ ਦੇ ਵਿੱਚ ਜੇ ਜਾਤਾਂ ਦੇ ਨਾਂ ਦੇ ਉੱਤੇ, ਮੈਂ ਗੱਲ ਕੀਤੀ ਹੈ ਕਿ ਗੁਰਦੁਆਰੇ ਬਣ ਗਏ। ਇਹ ਵੀ ਦੇਖੀਏ ਕਿ ਕਿਉਂ ਬਣ ਗਏ। ਮੈਂ ਜਿਹੜੀ ਵੀ ਗੱਲ ਕਰਨੀ ਹੈ, ਉਹ ਮੈਂ ਸਬੂਤਾਂ ਸਹਿਤ ਕਰਨੀ ਹੈ, ਤੁਹਾਨੂੰ ਇਕ ਮੈਂ ਕਿਤਾਬ ਵਿਖਾਉਂਦਾ ਭਾਰਤੀ ਲੋਕ ਨੀਚ ਕਿਵੇਂ ਬਣੇ, ਮੈਂ ਕੋਈ ਵੀ ਗੱਲ ਆਪਣੇ ਕੋਲੋਂ ਨਹੀਂ ਕਰਨੀ ਇਹ ਕਿਤਾਬ ਹੈ ਭਾਰਤੀ ਲੋਕ ਨੀਚ ਕਿਵੇਂ ਬਣੇ, ਜੇ ਕਿਸੇ ਨੇ ਪੜ੍ਹਨੀ ਹੋਏ ਤੇ ਸਾਰੇ ਪਤਾ ਲੱਗ ਜੂ, ਕਿ ਕਿਵੇਂ ਨੀਚ ਬਣਾਇਆ ਗਿਆ, ਕਿਵੇਂ ਸ਼ੁਦਰ ਬਣਾਇਆ ਗਿਆ, ਕਿਵੇਂ ਅਤੀ-ਸ਼ੂਦਰ ਬਣਾਇਆ ਗਿਆ । ਇਹ ਗੁਰਨਾਮ ਸਿੰਘ ਮੁਸਤੱਕ ਦੀ ਇਹ ਕਿਤਾਬ ਹੈ। ਇਹਦੇ ਅਨੁਸਾਰ ਜਿਹੜਾ ਅੱਜ ਦਾ ਜਿਹੜਾ ਅਹ ਨਿਜ਼ਾਮ ਹੈ, ਜਿਹੜਾ ਪਿੰਡਾਂ ਦੇ ਵਿੱਚ ਜਾਤੀਵਾਦ ਫੈਲਿਆ, ਉਹ ਦੀਆਂ ਜੜ੍ਹਾ ਵੀ ਉੱਥੇ ਨੇ, ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ।

ਕਿ ਪੰਥ ਨੇ ਪ੍ਰਾਪਤੀਆਂ ਬੜੀਆਂ ਕੀਤੀਆਂ। ਜੇ ਇਹਨਾ ਦੇ ਜਵਾਕ ਇਹ ਕਹਿੰਦੇ ਹਾਂ ਕਿ ਪੰਥ ਨੇ ਪ੍ਰਾਪਤੀਆਂ ਬੜੀਆਂ ਕੀਤੀਆਂ ਨੇ ਅਤੇ ਉਹਨੂੰ ਜੇ ਪੰਥ ਚ ਨਿਗਾਰ ਆਇਆ ਉਹਦੀ ਜ਼ਿੰਮੇਵਾਰੀ ਵੀ ਉਹਨਾ ਦੀ ਹੈ, ਕਿਉਂਕਿ ਸਮਾਜ ਜਿਹੜਾ ਹਮੇਸ਼ਾ ਆਗੂ ਉਹ ਰਹਿਣਾ ਜਿਹੜਾ ਤਕੜਾ ਹੋਏਗਾ, ਅਮੀਰ ਹੋਏਗਾ, ਜਿਹਦੇ ਕੋਲ ਪੈਸਾ ਹੇੋਏਗਾ, ਕਿਉਂਕਿ ਹੁਣ ਪੁਰਾਣਾ ਸਮਾਂ ਨਹੀਂ ਰਹਿ ਗਿਆ। ਪੁਰਾਣੇ ਸਮੇਂ ਦੇ ਵਿੱਚ ਇੱਜ਼ਤਾ ਦਾ ਅਤੇ ਲਿਆਕਤ ਦਾ ਕੋਈ ਮੁੱਲ ਸੀ ਅੱਜ ਲਿਆਕਤ, ਇੱਜ਼ਤ ਕੁੱਛ ਨਹੀਂ, ਅੱਜ ਤਾਂ ਜਿਹਦੇ ਕੋਲ ਪੈਸਾ ਹੈ ਨਾ, ਜਿਹਦੀ ਕੋਠੀ ਚ ਦਾਣੇ, ਉਹਦੇ ਕਮਲੇ ਵੀ ਸਿਆਣੇ, ਉਹ ਇਹਨਾ ਨੇ ਕਬਜ਼ਾ ਕਰ ਕੇ ਇਹਨਾ ਲੋਕਾਂ ਨੂੰ ਦੁਰਕਾਰ ਦਿੱਤਾ, ਅੱਜ ਵੀ ਹੈ, ਅੱਜ ਵੀ ਵਿਤਕਰਾ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਸੁਣ ਹੀ ਲਿਆ ਤੁਸੀਂ, ਤੁਹਾਡੇ ਸਾਹਮਣੇ ਨੇ, ਬੜੀਆਂ ਮੀਡੀਆ ਦੇ ਉੱਤੇ ਆ ਰਹੀਆਂ ਨੇ, ਸ਼ੋਸ਼ਲ ਮੀਡੀਆ ਦੇ ਉੱਤੇ, ਬਈ ਕਿਵੇਂ ਜੇ ਕੋਈ ਅਹ ਗਲਤ ਜਾਂ ਰੰਘਰੇਟਾ ਸਿੰਘ ਬਾਟੇ ਨੂੰ ਹੱਥ ਲਾ ਜਾਏ ਤਾਂ ਉਹਨੂੰ ਅੱਗ ਵਿੱਚ ਸਾੜ ਕੇ ਸ਼ੁੱਧ ਕੀਤਾ ਜਾਂਦਾ, ਉਹਨੂੰ ਸਜ਼ਾ ਵੀ ਦਿੱਤੀ ਜਾਂਦੀ ਹੈ। ਇੱਥੋਂ ਤੱਕ ਇੱਥੇ ਇੱਕ ਗੁਰਦੁਆਰਾ ਐਸਾ ਹੈ ਜਿੱਥੇ ਲੱਸੀ ਰੋਜ਼ ਵਰਤਾਈ ਜਾਂਦੀ ਹੈ। ਉੱਥੇ ਅਹ ਜਿਮੀਂਦਾਰਾਂ ਦੀ ਵਾਰੀ ਹੋਰ ਹੈ। ਦਰਵਾਜ਼ਾ ਹੋਰ ਹੈ ਜਿੱਥੇ ਲੱਸੀ ਵਰਤਾਈ ਜਾਂਦੀ ਹੈ ਅਤੇ ਦੂਸਰੇ ਜਿਹੜੇ ਸ਼ੂਦਰ ਨੇ ਉਹਨਾ ਦਾ ਦਰਵਾਜ਼ਾ ਹੋਰ ਹੈ। ਅੱਜ ਵੀ ਵਿਤਕਰਾ ਹੈਗਾ। ਇਹ ਵਿਤਕਰਾ ਜਿਉਂ ਪਿਆ ਅੋਰ ਲੋਕਾਂ ਤੋਂ ਜਦੋਂ ਹੋਈ ਮੈਨੂੰ ਇਹ ਪਤਾ ਹੈ ਕਿ ਮੈਂ ਵੀ ਸ਼੍ਰੋਮਣੀ ਕਮੇਟੀ ਨਾਲ ਥੋੜ੍ਹਾ ਜੁੜਿਆ ਰਿਹਾ। ਕਿਸੇ ਨੇ ਨਹੀਂ ਦੇਖਿਆ ਕਿ ਇੱਕ ਗੱਲ ਆਈ ਸੀ ਬਈ ਲੋਕ ਭੱਜ ਭੱਜ ਡੇਰਿਆਂ ਨੂੰ ਕਿਉਂ ਜਾਂਦੇ ਨੇ, ਸੱਚੇ ਸੌਦੇ ਨੂੰ ਚੱਲ ਗਿਆ, ਕੋਈ ਨਕੋਦਰ ਨੂੰ ਚੱਲ ਗਿਆ, ਕੋਈ ਕਿਸੇ ਪਾਸੇ ਨੂੰ ਚੱਲ ਗਿਆ, ਕੋਈ ਨੂਰਮਹਿਲ ਨੂੰ ਚੱਲ ਗਿਆ। ਕਿਉਂ. ਜਦੋਂ ਦੀ ਸਾਰੀ ਗੱਲ ਆਈ ਸੀ ਤਾਂ ਪਵਾੜੇ ਦੀ ਜੜ੍ਹ ਇਹ ਨਿਕਲੀ ਕਿ ਗੁਰਦੁਆਰਿਆਂ ਦੇ ਵਿੱਚ ਇਨ੍ਹਾ ਦੇ ਨਾਲ ਦੁਰਵਿਹਾਰ ਕੀਤਾ ਜਾਂਦਾ। ਤਾਜ਼ੀ ਘਟਨਾ ਮੈਂ ਤੁਹਾਨੂੰ ਦੱਸਦਾਂ, ਫਿਰੋਜ਼ਪੁਰ ਦੇ ਅਹ ਸ਼ਹਿਰ ਅਤੇ ਗੁਰਦੁਆਰੇ ਦੀ ਗੱਲ ਹੈ, ਅਸੀਂ ਵੀ ਉੱਥੇ ਗਏ। ਉੱਥੇ ਇੱਕ ਰੰਘਰੇਟਾ ਸਿੰਘ ਅੰਮ੍ਰਿਤ ਛੱਕ ਕੇ ਆਇਆ। ਉਹਨੇ ਆ ਕੇ ਲੰਗਰ ਦੇ ਵਿੱਚ ਬਾਲਟੀ ਫੜ੍ਹੀ ਦਾਲ ਵਰਤਾਉਣ ਲੱਗ ਪਿਆ। ਜਿਹੜੇ ਗੁਰਦੁਆਰੇ ਦੇ ਪ੍ਰਧਾਨ ਸਾਹਬ ਜਿਮੀਂਦਾਰ ਜਮਾਤ ਦੇ ਸੀ। ਉਹਨਾ ਨੇ ਬਾਲਟੀ ਖੋਹ ਕੇ ਧੱਕੇ ਮਾਰ ਕੇ ਉਹਨੂੰ ਬਾਹਰ ਕੱਢ ਦਿੱਤਾ। ਇੱਕ ਆਹ ਹੁਣ ਨਵੀਂ ਮੀਡੀਆ ਦੇ ਉੱਤੇ ਚੱਲ ਰਹੀ ਹੈ, ਮੇਰੇ ਕੋਲ ਸਾਰਿਆਂ ਦੇ link ਵੀ ਹੈਗੇ ਆ, ਮੇਰੇ ਕੋਲ ਉਹਨਾ ਦੀਆਂ ਵੀਡੀਓ ਵੀ ਹੈਗੀਆਂ ਨੇ, ਉਹ ਰੰਘਰੇਟਾ ਸਿੰਘ ਗੁਰੂ ਮਹਾਰਾਜ ਦੀ ਹਜ਼ੂਰੀ ਚ ਬੈਠ ਕੇ ਪਾਠ ਕਰ ਰਿਹਾ। ਅਤੇ ਪਾਠ ਕਰਦੇ ਨੂੰ ਆਣ ਕੇ ਦੂਸਰੇ ਨੇ ਉਠਾ ਕੇ ਉਹਨੂੰ ਬਾਹਰ ਕੱਢਤਾ, ਉਹ ਰੋਂਦਾ ਹੋਇਆ ਬਾਹਰ ਚੱਲ ਗਿਆ। ਹੁਣ ਦੱਸੋ ਕਿਸ ਪਾਸੇ ਕਿੱਧਰ ਜਾਏਗਾ। ਉਹਨੂੰ ਗੁੱਸਾ ਆਉਂਦਾ ਕਿ ਨਹੀਂ ਆਉਂਦਾ। ਇਹੀ ਹਾਲ ਹੈ ਕਿ ਪਿੰਡਾਂ ਦੇ ਵਿੱਚ ਵੀ ਮਹਾਤੜਾ ਨੂੰ ਦਬਾ ਦਿੱਤਾ ਗਿਆ, ਗਰੀਬਾਂ ਨੂੰ ਦਬਾ ਦਿੱਤਾ ਗਿਆ। ਤਕੜਿਆ ਨੇ ਚੌਧਰ ਕਰਕੇ, ਇਹ ਨਹੀਂ ਦੇਖਿਆ ਬਈ ਕਿਸੇ ਦੀ ਗੁਰਸਿੱਖੀ ਹੈਗੀ ਹੈ, ਕਿਸੇ ਨੂੰ ਮੱਤਬੁੱਧ ਕੋਈ ਹੈਗੀ ਹੈ ਕਿ ਨਹੀਂ ਹੈਗੀ, ਅੋਰ ਹੈ ਨਹੀਂ, ਇਹ ਵੀ ਨਾਲ ਕਹਿ ਦਿਉ, ਬਹੁਤ rare ਕਿਤੇ ਗੁਰਦੁਆਰਾ ਸਾਹਿਬ ਦੇ ਵਿੱਚ ਕਮੇਟੀਆਂ ਕਾਬਜ਼ ਉਹ ਹੋਣਗੀਆਂ, ਜਿੰਨਾ ਨੂੰ ਆਪਣਾ ਜੀਵਨ ਹੋਏਗਾ, ਇਤਿਹਾਸ ਤੋਂ ਜਾਣੂੰ ਹੋਣਗੇ। ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਿਧਾਂਤ ਤੋਂ ਜਾਣੂੰ ਹੋਣਗੇ। ਜਿਹੜੇ ਗੁਰੂ ਗੰਥ ਸਾਹਿਬ ਮਹਾਰਾਜ ਨੂੰ ਪੜ੍ਹ ਸਕਦੇ ਹੋਣਗੇ, ਜਿਹੜੇ ਪਾਠ ਕਰਦੇ ਹੋਏ, ਬਹੁਤ ਕਿਤੇ ਘੱਟ ਨੇ, ਲੇਕਿਨ ਸਭ ਹੁਦਰ ਦੇਖੇ ਨੇ, ਕਿ ਜਦੋਂ ਉਹਨਾ ਨੇ ਇਹੋ ਜਿਹੇ ਕਰਤੂਤਾਂ ਕਰਨੀਆਂ,

ਕਿਸੇ ਨੂੰ ਮਿਲਿਆ, ਕਿਸੇ ਨੂੰ ਨਹੀਂ ਮਿਲਿਆ, ਇਹ ਇੱਕ ਦੂਸਰਾ ਵਿਸ਼ਾ, ਹੁਣ ਗੱਲ ਆ ਰਹੀ ਹੈ, ਕਿ ਇਹਦੇ ਵਿੱਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀ role ਹੈ। ਮੈਂ ਇਹ ਵੇਖਿਆ ਕਿ ਸਭ ਤੋਂ ਸੌਖਾ ਸ਼ਿਕਾਰ ਸਿੱਖਾਂ ਦਾ ਸ਼੍ਰੋਮਣੀ ਗੁਰਦੁਆਰਾ

ਹਾਂਜੀ।

ਨੀਲਮ ਹੀ ਬੋਲਣ ਡੀ ਨਾ

ਹਾਂਜੀ ਹਾਂਜੀ ਨੀਲਮ ਆ, ਤੁਸੀਂ ਕੌਣ?

ਅੱਛਾ ਅੱਛਾ ਦੀਦੀ ਮੈਨੂੰ sorry ਚੇਤਾ ਭੁੱਲ ਗਿਆ ਸੀ। ਚੇਤਾ ਨੀ ਨਾ ਆੜੀਏ ਪੈਸੇ ਦੇਣੇ ਹੁੰਦੇ ਹੈ ਤੁਹਾਨੂੰ ਹੈ ਹੀ ਨੀ ਮਸਾਂ ਵੀ ਵੀ ਚੱਲ ਜਾਂ ਨਹੀਂ ਵੀ ਤੁਹਾਡੇ ਸਿਰ ਤੇ ਹੀ ਰਹਿਨੇ ਹਾਂ

ਬੜਾ ਗਰਮ ਹੋਣਡੇ ਜੀ ਕੀ ਗੱਲ ਜੇ। ਗਰਮ ਆੜੀਏ ਕੀ ਯਾਰ ਤੁਹਾਡੇ ਸਿਰ ਤੇ ਅਸੀਂ ਕੰਮ ਛੱਡ ਲਿਆ ਵੀ ਚੱਲ ਤੂੰ ਕਰ ਜਾਂਦੀ ਹੈ ਪਰ ਤੁਸੀਂ ਆਉਂਦੇ ਹੀ ਨੀ ਤੇ। ਇੱਕਠੀਆਂ ਪੰਜ ਪੰਜ ਥੋੜ੍ਹਾ ਆੜੀਏ ਹੁੰਦੀਆਂ। ਅਰੇ ਗੇ ਮੇਰੀ ਕੁੜੀ ਨਹੀਂ ਠੀਕ ਮੇਰੇ ਕੋਲੋਂ ਆ ਨੀ ਗਿਆ ਤੁਹਾਨੂੰ ਪਤਾ ਹੀ ਹੈ ਫਿਰ ਨਿਆਣਿਆਂ ਦੇ ਨਾਲ ਫਿਰ ਜੇ ਨਿਆਣੇ ਬਿਮਾਰ ਹੋਣ ਫਿਰ ਏਦਾਂ ਥੋੜ੍ਹਾ ਆਇਆ ਜਾਂਦਾ।

ਉਹ ਹੈਨੀ ਜੀ ਘਰ ਉਹ ਤੇ ਉਹ ਤੇ ਬੜੀ ਸ਼ਰਾਬ ਪੀਂਦਾ ਜੇ ਹੈਨੀ ਘਰ ਹੀ ਨੀ ਆਉਂਦਾ ਕਿੰਨੇ ਕਿੰਨੇ ਦਿਨ। ਆੜੀਏ ਏਦਾਂ ਨੀ ਨਾ ਫਿਰ ਗੱਲ ਬਣਨੀ ਅਸੀਂ ਵੀ ਫਿਰ ਤੁਹਾਡੇ ਸਿਰ ਤੇ ਹੀ ਸਾਡਾ ਵੀ ਕੰਮ ਸਾਰੀ ਸਾਰੀ ਦਿਹਾੜੀ ਪਿਆ ਰਹਿੰਦਾ, ਕੋਈ ਆ ਹੀ ਜਾਂਦਾ ਵਾ। ਦੀਦੀ ਕੋਈ ਨੀ ਤੁਸੀਂ ਨਿਆਣਾ ਫਿਰ ਮੂੰਹ ਮੈਂ ਆ ਜਾਵਾਂਗੀ ਕੱਲ੍ਹ ਪੱਕਾ ਆ ਜਾਵਾਂਗੀ ਯਾਰ ਮੇਰੇ ਘਰ ਇੱਕ ਘਰਵਾਲੀ ਉਹਨੇ ਹੋਰ ਰੱਖੀ ਉਹਨੂੰ ਪੈਸੇ ਦਿੰਦਾ ਰਹਿੰਦਾ ਵਾ। ਫਿਰ ਮੈਂ ਤੇ ਕੰਮ ਕਰ ਕਰ ਹੀ ਸਾਰਦੀ ਰਹਿੰਦੀ ਹਾਂ ਇ ਇਹ ਨੀ ਨਾ ਆੜੀਏ ਗੱਲ ਫਿਰ ਪਹਿਲਾਂ ਕਿੰਨਾ ਸਾਨੂੰ ਵੀ ਕੋਈ ਆ ਹੀ ਜਾਂਦਾ ਕਿਸੇ ਨੇ ਕਹਿਣਾ ਕੰਮ ਨੀ ਕਰਦੀਆਂ ਤੇ ਇੰਨਾ ਨੀ ਨਾ ਪਤਾ ਵੀ ਆੜੀਏ ਕੰਮ ਵਾਲੀ late ਆਉਂਦੀ ਹੈ ਦੀਦੀ ਕੱਲ੍ਹ ਮੈਂ ਪੱਕਾ ਆ ਜਾਊਂਗੀ ਫਿਰ ਤੁਸੀਂ ਗਿਆ ਯਾਰ ਨਹੀਂ ਜੇ ਫਿਰ ਮੇਰੀ ਗੱਲ ਸੁਣ ਲਓ ਜੇ ਤੁਸੀਂ ਬਹੁਤਾ ਗੁੱਸੇ ਚ ਹੋਏ ਆ ਗਏ ਨਾ ਮੈਂ ਫਿਰ ਤੁਹਾਡਾ ਕੰਮ ਛੱਡ ਦੇਣਾ ਜੇ ਛੱਡਣਾ ਬਹੁ ਛੱਡਣ ਤਾਂ ਤੂੰ ਆਪ ਡਈ ਮਜ਼ਬੂਰ ਕਰਨ ਸਾਨੂੰ ਕਿੰਨੇ ਕੁ ਦਿਨ ਹੋ ਗਏ ਤੇਰੇ ਮੂੰਹ ਵੱਲ ਵੇਖ ਪਾਥੀਆਂ ਸੁੱਕੀਆਂ ਸੀ ਬਾਹਰ ਉਹ ਵੀ ਤੂੰ ਮੀਂਹ ਚ ਭੀਜ ਦਿੱਤੀਆਂ ਹੈਂ

ਜੇ ਤੇ ਤੁਹਾਡੇ ਕੋਲੋਂ ਪੈਸੇ ਮੰਗੇ ਕਹਿ ਦਿੰਦੇ ਹੈ ਨੀ ਹੈ ਨੀ ਫਿਰ ਮੈਨੂੰ ਵੀ ਗੁੱਸਾ ਚੜ੍ਹਾਉਂਦੇ ਜੇ ਤੁਸੀਂ।

ਅਸੀਂ ਤੈਨੂੰ ਬਹੁ ਕੁਛ ਕਹਿਣ ਨਹੀਂ ਡੇ ਅਸੀਂ ਤੈਨੂੰ ਇਹ ਤੇਰਾ ਮਨ ਵੱਜਦਾ ਤੂੰ ਸਾਡੇ ਘਰ ਕੰਮ ਕਰ ਨਹੀਂ ਵੱਜਦਾ ਤੂੰ ਬਹੂ ਰਹਿਣਦੇ, ਤੈਨੂੰ ਫਸੀ ਨੀ ਹੈ ਵੀ ਸਾਡੇ ਘਰ ਆ ਜਾ

ਤੁਸੀਂ ਬੇਇਜਤੀ ਬੜੀ ਕਰਦੇ ਜੇ ਜੇ ਕੋਈ ਆਇਆ ਗਿਆ ਲਾਗੇ ਬੈਠਾ ਹੋਵੇ ਤੇ ਫਿਰ ਹੁਣ ਸਾਡੇ ਲਾਗੇ ਪਰਾਹੁਣੇ ਮੇਰੇ ਲਾਗੇ ਬੈਠੇ ਤੇ ਮੈਂ ਹੁਣ ਉੱਠ ਕੇ ਪਰੇ ਚਲੇ ਗਈ ਹਾਂ ਤੇ ਤੁਸੀਂ ਆਏ ਗਏ ਸਾਹਮਣੇ ਬੇਇਜਤੀ ਪੁੱਛਗਿਛ ਤਾਂ ਲਿਆ ਕਰੋ ਵੀ ਲਾਗੇ ਕੋਈ ਹੈਗਾ ਕਿ ਨਹੀਂ, ਏਦਾਂ ਥੋੜ੍ਹੀ ਨਾ ਤੁਸੀਂ ਫਿਰ ਇਹ ਥੋੜ੍ਹੀ ਸਾਡੀ ਕੋਈ ਇੱਜਤ ਹੀ ਹੈ ਨੀ, ਤੁਸੀਂ ਸਾਡੀ ਬੇਇਜਤੀ ਕਰਦੇ ਰਹਿੰਦੇ ਜੇ। ਇੱਜਤ ਕਾਹਦੀ, ਬੇਇਜਤੀ ਅਸੀਂ ਤੈਨੂੰ sorry ਬਹੂ ਤੈਨੂੰ ਕੀ ਕਿਹਾ ਨਹੀਂ ਤੁਸੀਂ ਕਦੋਂ ਦੇ ਬੋਲੀ ਜਾਣਡੇ ਬੋਲੀ ਜਾਣਡੇ ਗ਼ਲਤ ਮੁਲਤ ਕਹੀ ਜਾਣਡੇ ਸੀ ਜੇ ਤੁਸੀਂ ਉਹ ਵਜੇ ਮੈਂ ਫਿਰ ਇਸ ਕਰਕੇ ਹਾਰ ਕੇ ਬੋਲਣਾ ਹੀ ਪਿਆ ਤੁਹਾਡੇ, ਅੱਗੇ ਮੈਨੂੰ ਫਿਰ ਗੁੱਸਾ ਚੜ੍ਹ ਗਿਆ, ਤੁਸੀਂ ਸਾਡੇ ਘਰ ਕੰਮ ਲਈ ਰਹਿਣ ਦਓ। ਪੱਕਾ ਆ ਜਾਵਾਂਗੀ ਕੱਲ੍ਹ ਫਿਰ ਮੈਂ ਦੀਦੀ ਮੇਰੀ ਗੱਲ ਸੁਣੋ ਮੈਂ ਤੁਹਾਡੇ ਨਾਲ ਕਦੇ ਬੋਲੀ ਸੀ ਇਸ ਤਰ੍ਹਾਂ, ਤੁਸੀਂ ਲਾਗੇ ਪਰਾਹੁਣੇ ਆਏ ਬੇਇਜਤੀ ਤਾਂ ਫਿਰ ਹੁੰਦੀ ਜੇ ਤੁਹਾਨੂੰ ਪਤਾ ਹੀ ਨਾ। ਤੁਹਾਨੂੰ ਤੁਸੀਂ ਪਰੇ ਨੀ ਗੱਲ ਕਰ ਸਕਦੇ। ਪੈਣਾ ਹੀ ਆ ਸਾਡਾ ਸਾਰੀ ਸਾਰੀ ਦਿਹਾੜੀ ਕੰਮ ਪਿਆ, ਆਹ ਸਵੇਰ ਦਾ ਤੈਨੂੰ ਉਡੀਕ ਉਡੀਕ ਹਾਰ ਕੇ ਹੁਣ ਕੁੜੀ ਮੇਰੀ ਨੇ ਆਪੇ ਕਰ ਲਿਆ। ਤੂੰ ਦੀਦੀ ਹੁਣ ਮੈਂ ਮੈਂ ਤੈਨੂੰ ਪਹਿਲਾਂ ਦੱਸ ਦੇਣਾ ਸੀ ਮੈਨੂੰ ਪਤਾ ਹੀ ਨੀ ਹੁਣ ਤੇੇ ਸਾਡਾ ਕੰਮ ਰ ਤੁਸੀਂ ਸਾਰਾ ਸਾਰਾ ਦਿਨ ਪਿਆ ਰਹਿਣ ਦਿੰਦੇ, ਲੋਕੀ ਇੱਕ ਘੰਟਾ ਉਡੀਕਦੇ ਦੋ ਘੰਟੇ ਉਡੀਕਦੇ ਸਾਰਾ ਸਾਰਾ ਦਿਨ ਥੋੜ੍ਹੀ ਉਡੀਕਦੇ ਹੈਗੇ, ਤੁਸੀਂ ਆਪ ਸਿਆਣੇ ਜੇ

ਤੇ ਦੀਦੀ ਮੇਰੇ phone ਚ ਜੇ ਨਾ ਮਨ ਲਾ recharge ਨਾ ਹੋਵੇ ਪੈਸੇ ਨਾ ਹੋਣ ਤੇ ਓਦਾਂ ਫਿਰ ਮੈਂ ਕਿੱਥੋਂ ਕਰ ਲਾ ਲੋਕਾਂ ਦੇ phone ਤੋਂ ਤੁਸੀਂ ਆਖ ਦਿੰਦੇ ਨਹੀਂ ਲਾਉਣਾ ਸਾ number ਨੀ ਸਾਡਾ ਕਿਸੇ ਨੂੰ ਦੇਣਾ। ਆੜੀਏ ਤੂੰ ਕਿਸੇ ਦੇ phone ਤੋਂ ਵੀ ਲਾ ਹੀ ਸਕਦੀ ਹੈ। ਫਿਰ ਮੇਰੇ ਕੋਲ ਪੈਸੇ ਹੈਨੀ ਸੀ phone ਚ ਦੀਦੀ ਮੈਂ ਹੁਣ ਕੀ ਕਰਾਂ ਦੱਸਣ ਦੀ ਮਜ਼ਬੂਰੀ ਸਾਰੀ ਦੱਸਣ ਦੀ ਮੇਰੇ ਕੋਲ ਦਵਾਈ ਜੋਗੇ ਪੈਸੇ ਵੀ ਹੈਨੀ ਮੈਂ ਉਧਾਰ ਲੈ ਕੇ ਆਈ doctor ਤੋਂ Doctor ਉਧਾਰ ਵੀ ਨੀ ਕਰਨਡਿਆ ਮਿੰਨਤਾਂ ਤਰਲੇ ਕੱਢੇ ਕਿਤੇ ਬਿੱਠਾ ਛੱਡਿਆ doctor ਨੇ ਵੀ ਦੁਕਾਨ ਤੇ doctor ਕਹਿੰਦਾ ਕਿ ਪੈਸੇ ਲਿਆਓਗੇ ਤੇ ਫਿਰ ਮੈਂ ਪੈਸੇ ਮੇਰੇ ਨਾਲ ਉਧਾਰ ਕਰ ਲਓ ਤੇ ਉਧਾਰ ਕਰਨ ਨੀ ਡਿਆ doctor ਕਹਿੰਦਾ ਮੁੜਕੇ ਕੀ ਪਤਾ ਤੁਹਾਡੇ ਕੋਲੋਂ ਮਿਲਣੇੇ ਕਿ ਨਹੀਂ।

ਤੈਨੂੰ ਕਦੇ ਕੀਤੀ ਮੈਂ ਮਹੀਨੇ ਦੀ ਮਹੀਨੇ ਤੈਨੂੰ ਪੈਸੇ ਦੇ ਦਿੰਦੇ ਬਸ ਇਹ ਗੱਲ ਵਾ ਤੈਨੂੰ ਓਦਾਂ ਕਦੇ ਅਸੀਂ ਦਿੱਤੇ ਨੀ ਲੋੜ ਤੋਂ ਵੱਧ ਨੀ ਦਿੱਤੇ। ਦੀਦੀ ਤੁਸੀਂ ਨਾਲੇ ਨਵਾਂ ਹੀ ਗੱਲਾਂ ਜੇ ਕਰਨੇ ਵੀ ਗੁੱਸੇ ਜਿਹੇ ਚ ਬੋਲਣ ਲੱਗ ਪਏ ਫਿਰ ਮੈਂ ਹੁਣ ਮੈਂ ਹੁਣ ਵੇਖਾਂਗੀ ਸਵੇਰੇ ਫਿਰ ਮੈਂ ਜਾਂ ਮੈਨੂੰ ਫਿਰ ਜੇ ਨਾ ਤੁਸੀਂ ਜ਼ਿਆਦਾ ਬੋਲੇ ਮੇਰੇ ਨਾਲ ਹੁਣ

ਨਹੀਂ ਨਾ ਫਿਰ ਬਹੂ ਤੁਹਾਡੀ ਮਰਜ਼ੀ ਜੇ ਤੁਸੀਂ ਸਾਡੇ ਕਰਨਾ ਕੰਮ ਕਰ ਲਓ ਨਹੀਂ ਤੇ ਰਹਿਣ ਦਓ। ਦੀਦੀ ਦਾ ਕੰਮ ਕਰੀ ਤੇ ਦੀਦੀ ਕੱਪੜੇ ਦਿੰਦੀ ਹੈ, ਖਾਣ ਪੀਣ ਨੂੰ ਵੀ ਬਥੇਰਾ ਦਿੰਦੀ ਹੈ ਤੇ ਉਹ ਵੀ ਦੇ ਦਿੰਦੇ ਹੈ ਸਬਜ਼ੀ ਸੁਬਜ਼ੀ ਵੀ ਦੇ ਦਿੰਦੇ ਹੈ ਰੋਟੀ ਪਾਣੀ ਵੀ ਦਿੰਦੇ ਹੈ ਤੇ ਫਲ ਫੁਲ ਵੀ ਦੇ ਦਿੰਦੇ ਸਾਨੂੰ ਖਾਣ ਨੂੰ। ਸਾਰਾ ਮਤਲਬ ਸਮਾਨ ਦੇ ਦਿੰਦੇ ਖਾਣ ਖਾਣ ਪੀਣ ਵਾਲਾ ਆਪ ਭਾਵੇਂ ਖਾਣ ਨਾ ਸਾਨੂੰ ਪਹਿਲਾਂ ਦਿੰਦੇ ਹੈ

ਤੁਸੀਂ ਦਿੰਦੇ ਮੈਂ ਪੰਜਾਂ ਘਰਾਂ ਦਾ ਕੰਮ ਕਰਦੀ ਹਾਂ ਮੈਂ ਆਖ ਦਿੰਦੀ ਹਾਂ ਵੀ ਸਾਰਿਆਂ ਚੋਂ ਇਹੋ ਦਿੰਦੇ ਜ਼ਿਆਦਾ। ਆਹੋ ਤੇ ਏਦਾਂ ਕੋਈ ਵੀ ਅੱਗੇ ਤੇਰੀ ਮਰਜ਼ੀ ਆੜੀਏ ਤੇਰੀ ਗੱਲ

ਤੇ ਤੂੰ ਦੱਸ ਨੀ ਸਕਦੀ ਆ ਕੇ ਵੀ ਦੀਦੀ ਅੱਜ ਨਹੀਂ ਆਇਆ ਜਾਣਾ ਦੋ ਦਿਨ ਨਹੀਂ ਆਇਆ ਜਾਣਾ ਰੁੱਕ ਜਾਓ ਤੂੰ phone ਕਰਕੇ ਵੀ ਨੀ ਦੱਸਿਆ ਤੇਰਾ ਪਤਾ ਨੀ ਤੂੰ ਕਿੱਥੇ ਚਲੇ ਗਈ ਹੈਂ ਮੀਂਹ ਚ ਪਾਥੀਆਂ ਭਿੱਜ ਗਈਆਂ, ਗੋਹਾ ਹਾਲੇ ਰੁੱਲਦਾ ਫਿਰਦਾ ਹੈ ਤੈਨੂੰ ਪਤਾ ਹੈ ਤੇਰੇ ਸਿਰ ਤੇ ਤਾਂ ਸਾਡਾ ਘਰ ਵਾ ਦੀਦੀ ਕੱਲ੍ਹ ਮੈਂ ਸਾਰੀਆਂ ਸਫ਼ਾਈਆਂ ਘਰ ਵਿਹੜਾ ਸਾਰਾ ਕੁਛ ਧੋ ਧੂ ਦੇਣਾ ਵਾਂ ਕੱਲ੍ਹ ਮੈਂ ਪੱਕਾ ਮੇਰੀ wait ਕਰ ਲਇਓ ਮੈਨੂੰ ਨਾ ਉਡੀਕ ਲਇਓ। ਉਡੀਕ ਲਇਓ ਮੈਂ ਆਉਣਾ ਅੱਜ ਸ ਸਵੱਖਤੇ ਆ ਜਾਣਾ ਜੇ ਸਵੇਰੇ ਸੱਤ ਵਜੇ

ਸਵੇਰੇ ਆਉਣਾ ਵਾਂ? ਸਵੇਰੇ ਮੈਂ ਸਵੱਖਤੇ ਸੱਤ ਵਜੇ ਤੇ ਮੈਂ ਸਵੇਰੇ ਤੁਸੀਂ ਘਰੇ ਰਹਿਓ ਸਵੇਰੇ ਕਿਤੇ ਜਾਇਓ ਨਾ ਮੈਂ ਸਵੇਰੇ ਮੈਂ ਸਾਰਾ ਧੋਣਾ ਜੇ ਵਿਹੜੀ ਵੀ ਤੇ ਡੰਗਰਾਂ ਦੇ ਵੀ ਉਹ ਧੋਣਾ ਜੇ ਥਾਂ

ਦੀਦੀ ਗੱਲ ਸੁਣੋ ਤੁਹਾਡੇ ਤੁਸੀਂ ਪੱਠੇ ਵੀ ਮੇਰੇ ਤੋਂ ਪਵਾ ਲਿਆ ਕਰੋ ਮੇਰੇ ਪੈਸੇ ਵੀ ਵੱਧ ਜਾਣਗੇ ਸਗੋਂ ਮੇਰਾ ਘਰਦਾ ਖ਼ਰਚਾ ਵਧੀਆ ਚੱਲਦਾ ਰਹੂਗਾ ਚੱਲ ਤੇ ਪੱਠਿਆਂ ਦਾ ਵੀ ਕੰਮ ਮੇਰੇ ਤੋਂ ਕਰਵਾ ਲਓ ਹੁਣ ਮੈਂ ਪੱਠੇ ਵੀ ਚੱਲ ਪਾ ਦਿਆ ਕਰੂੰਗੀ ਤੇ ਮੈਨੂੰ ਇਹ ਮੈਂ ਤੁਹਾਡੇ ਪੱਠੇ ਪੁੱਠੇ ਪਾ ਦਿਆ ਕਰੂੰਗੀ ਪੈਸੇ ਕਰ ਦਿਓ ਮੈਨੂੰ ਹੁਣ। ਧਾਰਾਂ ਵੀ ਫਿਰ ਕੱਢਣੀਆਂ ਤੈਨੂੰ ਹੀ ਪਿਆ ਕਰਨੀਆਂ ਸਵੇਰੇ ਸ਼ਾਮ। ਧਾਰਾਂ, ਤੇ ਫਿਰ ਵੱਧ ਪੈਸੇ ਬਣਾ ਕਰਨੇ ਜੇ ਫਿਰ ਜੇ ਧਾਰਾਂ ਕਢਾਉਣੀਆਂ ਕਿਉਂਕਿ ਫਿਰ ਮੈਂ ਘਰਦਾ ਵੀ ਕਰਨਾ ਹੁੰਦਾ ਘਰ ਜਾ ਕੇ ਤੇ ਜਾਂ ਫਿਰ ਰੋਟੀ ਦੇ ਦਿਆ ਕਰਿਓ।

ਤੇ ਰੋਟੀ ਪਾਣੀ ਦਾ ਵੀ ਫਿਰ ਕਰ ਲਿਓ ਨਾ ਫਿਰ ਮੈਨੂੰ ਰੋਟੀ ਪਾਣੀ ਦੇ ਦਿਆ ਕਰਿਓ ਤੇ ਮੈਂ ਰੋਟੀਆਂ ਲਾ ਲਿਆ ਕਰੂੰਗੀ ਸਬਜ਼ੀ ਦੇ ਦਿਓ ਦੇ ਦਿਆ ਕਰਿਓ

ਤੇ ਕਿੰਨੇ ਪੈਸੇ ਕਰਨੇ ਦੱਸ ਦਓ ਮੈਨੂੰ ਉਹਦੇ। ਤਿੰਨ ਹਜ਼ਾਰ ਤੇ ਤੈਨੂੰ ਅਸੀਂ ਘਰਦੇ ਕੰਮ ਦਾ ਦਿਨੇ ਹਨਾ।

ਤੇ ਚੱਲ ਅਹ ਚੱਲ ਗ਼ਰੀਬਣੀ ਹੈ ਤਿੰਨ ਹਜ਼ਾਰ ਤੂੰ ਇਹ ਲੈ ਲਾ ਸੱਤ ਹਜ਼ਾਰ ਰੁਪਈਆ ਤੈਨੂੰ ਦੇਈ ਜਾਨੇ ਮਹੀਨੇ ਦਾ

ਵਧਾਓ ਆੜੀਏ ਕੰਮ ਵੀ ਜ਼ਿਆਦਾ ਯਾਰ ਸਾਰਾ ਦਿਨ ਮੈਂ ਰਹਿਣਾ ਥੱਕ ਜਾਇਆ ਕਰਨਾ ਮੈਂ ਤੇ ਨਿਆਣੇ ਨੂੰ ਵੀ ਰੋਟੀ ਪਾਣੀ ਬਣਾ ਕੇ ਦੇਣਾ ਚੱਲ ਤੂੰ ਏਦਾਂ ਕਰ ਲਈਂ ਕੋਈ ਨੀ ਤੇਰੇ ਅੰਕਲ ਤੈਨੂੰ ਪੁੱਛੂਗਾ ਤਾਂ ਇੱਕ ਵਾਰੀ। ਨਹੀਂ ਨਾ ਫਿਰ ਮਨਾ ਲਇਓ ਨਾ ਫਿਰ ਜੇ ਤਾਂ ਤੁਸੀਂ ਅੱਠ ਅੱਠ ਤੇ ਕੁਛ ਵੀ ਨੀ ਜੇ ਅੱਠ ਹਜ਼ਾਰ ਤੇ ਮੈਂ ਅੱਠ ਹਜ਼ਾਰ ਤੇ ਇੱਕ ਘਰ ਕੋਲੋਂ ਲੈਨੀ ਹੈ ਤੇ ਉਰੇ ਮੈਂ ਪੰਜਾਂ ਘਰਾਂ ਚ ਕਰਿਆ ਕਰਨਾ ਵਾਂ ਤੇ ਅੰਕਲ ਨੂੰ ਪੁੱਛਾਂਗੀ ਤੇਰੇ ਨੂੰ

ਆਹੋ ਇਹ ਤੇ ਗੱਲ ਹੈ ਹਮ ਤੇ ਫਿਰ ਮੈਨੂੰ ਪੰਜਾਂ ਘਰਾਂ ਦੇ ਕੰਮ ਛੱਡਣੇ ਜੇ ਮੈਂ ਪੰਜਾਂ ਦਾ, ਪੰਜਾਂ ਦੇ ਮਿਲਾ ਕੇ ਪੈਸੇ ਪਤਾ ਕਿੰਨੇ ਬਣਦੇ ਜੇ ਮੇਰੇ ਵੀਹ ਹਜ਼ਾਰ ਰੁਪਇਆ ਬਣਦਾ ਘਰ ਮੈਨੂੰ ਕੰਮ ਬੜਾ ਪੈਂਦਾ ਮੈਂ ਤਾਂ ਕਹਿਣਡੀ ਮੈਂ ਚੱਲ ਇੱਕੋ ਘਰ ਲੱਗੀ ਰਹੂ ਘਰ ਘਰ ਜਾਣਾ ਪੈਂਦਾ ਫਿਰ ਦੂਸਰੇ ਵੀ ਬੇਇਜਤੀ ਕਰਦੇ ਸਾਡੇ ਪਹਿਲਾਂ ਆਓ ਸਾਡੇ ਆਓ ਪਹਿਲਾਂ। ਤੇ ਮੈਨੂੰ ਫਿਰ ਤੁਹਾਡੇ ਤੁਸੀਂ ਜਿੱਦਾਂ ਤੁਸੀਂ ਕਹਿ ਦਿੰਦੇ ਤੁਸੀਂ ਸਾਡੇ ਪਹਿਲਾਂ ਆਓ ਤੁਸੀਂ ਤਾਂ ਇ ਇਸ ਕਰਕੇ ਮੈਂ ਕਹਿਨੀ ਕਿ ਚੱਲ ਇੱਕੋ ਘਰ ਲੱਗੀ ਰਹੂੰਗੀ ਤੇ ਘਰ ਘਰ ਜਾਣਾ ਪੈਂਦਾ ਵਾ ਤੇ ਨਾਲੇ time ਵੀ ਬੜਾ ਲੱਗਦਾ ਵਾ ਤੇ ਨਾਲੇ ਬੇਇਜਤੀ ਵੀ ਬੜੀ ਕਰਦੀਆਂ ਵਾਂ ਦੀਦੀ ਆਖ ਦਿੰਦੀਆਂ ਪਹਿਲਾਂ ਸਾਡੇ ਆਓ ਪਹਿਲਾਂ ਸਾਡੇ ਆਓ ਆਹੋ ਇਹ ਤੇ ਗੱਲ ਹੈ ਹਾਂਜੀ। ਤੁਸੀਂ ਤੇ ਮੇਰੇ ਕੋਲੋਂ ਜਦੋਂ ਮਰਜ਼ੀ ਕਰਵਾ ਲੈਂਦੇ ਜੇ ਤੇ ਹੁਣ ਹੁ ਆਹ ਦੋ ਕੁ ਦਿਨ ਹੋ ਗਏ ਹੁਣ ਹੀ ਤੁਸੀਂ ਕਹਿਣਡੇ ਗੁੱਸੇ ਜਿਹੇ ਚ ਆਣ ਕੇ ਪਤਾ ਨੀ ਕਿਉਂ ਖਰੇ ਹਟਾਉਂਦੇ ਜੇ ਮੈਨੂੰ ਨਹੀਂ ਹਟਾਉਣਾ ਨੀ ਭੈਣੇ ਤੈਨੂੰ ਮੈਂ ਕਿਹਾ ਦੀਦੀ ਤੇ ਮੈਨੂੰ ਬੜਾ ਕਰਦੇ ਆ ਤੇ ਪਤਾ ਨੀ ਕਿਉਂ ਡੇ ਏਦਾਂ ਗੱਲ ਆੜੀਏ ਨਹੀਂ ਤੈਨੂੰ ਪਤਾ ਮੇਰਾ ਕੰਮ ਪਿਆ ਹੁੰਦਾ ਤਾਂ ਕੋਈ ਨੀ ਤੇਰੇ ਅੰਕਲ ਨੂੰ ਪੁੱਛ ਕੇ ਦੱਸ ਦਿਨੀ ਕੱਲ੍ਹ ਤੋਂ ਨਾਲੇ time ਨਾਲ ਆੜੀਏ ਆ ਜਾਈਂ ਚੱਲ ਠੀਕ ਹੈ ਆਊਂਗੀ ਕੱਲ੍ਹ ਪੱਕਾ ਆਉਣਾ ਮੈਂ। ਚੱਲ ਠੀਕ ਹੈ ਫਿਰ ਅੰਕਲ ਆ ਗਏ ਤੇਰੇ, ਮੈਂ ਪੁੱਛ ਕੇ phone ਕਰਨੀ ਤੈਨੂੰ। ਚੱਲ ਠੀਕ ਚੱਲ ਚੰਗਾ।

ਹਾਂ ਇੱਥੇ ਹੀ ਆ ਰਹੇ ਸੀ ਆਪਾਂ ਹੈ ਨਾ ਬਈ ਆਮਦਨ ਆ ਬਈ ਇਹਦੀ ਹੈ ਨਾ, ਬਈ ਉਹਨਾ ਦੀ ਐਨੀ ਆਮਦਨ ਨਹੀਂ ਹੁੰਦੀ, ਹੈ ਨਾ ਬਈ ਉਹ ਕੋਈ ਆਪਣੇ ਲਵੇ ਸਾਈਕਲ ਹੋ ਗਿਆ ਆਪਾਂ ਆਪਾਂ, ਉਹਦੀ ਮੰਗ ਕਰਦੇ ਹਾਂ ਮੋਟਰਸਾਈਕਲ ਦੀ ਹੈ ਨਾ

ਅਤੇ ਜਿਹੜੇ ਗਰੀਬ ਹੁੰਦੇ ਨੇ ਗੇ ਉੇਹ ਕਹਿੰਦੇ ਨੇ ਬਈ ਜੇ ਆਪਾਂ ਤੁਰ ਕੇ ਜਾਂਦੇ ਹਾਂ ਹੈ ਨਾ ਜੇ ਆਪਣੇ ਲਵੇ ਸਾਈਕਲ ਹੋਵੇ,

ਜਿਹੜੀ ਚੀਜ਼ ਆਪਣੇ ਲਵੇ ਦੇਖ ਲਾ ਆਪਾਂ ਨੂੰ ਉਹ ਚ ਖੁਸ਼ ਰਹਿਣਾ ਚਾਹੀਦਾ ਕਿਉਂਕਿ ਹੈ ਨਾ ਜਦ ਜਿਹੜੇ ਆਹ ਆਪਣੇ ਤੋਂ ਵੀ ਹੁੰਦੇ ਨੇ ਗਰੀਬ ਹੈ ਉਹ ਵੀ ਉਹ ਵੀ ਐਂ ਥੋੜ੍ਹੀ ਵੀ ਨੀ ਗੀ ਆਪਣੇ ਬਈ ਇਹ ਚੀਜ਼ ਹੋਵੇ, ਹੈ ਨਾ, ਜਿੰਨੀ ਆਪਣੀ ਵਿੱਖ ਗਈ, ਜਿੰਨੀ ਕੁ ਰੱਬ ਨੇ ਦੇ ਦਿੱਤੀ, ਆਪਾਂ ਨੂੰ ਉਹ, ਉਹ ਚ ਖੁਸ਼ ਰਹਿਣਾ ਚਾਹੀਦਾ ਵਾ ਹੈ ਨਾ,

ਬੱਸ ਯਾਰ ਆਪਣੇ ਆਪਦੀ ਜ਼ਿੰਦਗੀ ਹੈ ਨਾ ਆਪਾਂ, ਆਪਾਂ ਹੱਸ ਖੇਡ ਕੇ ਜਿਉਣਾ, ਜਿਉਣੇ ਚਾਹੁੰਦੇ ਹੈਗੇ,

ਅਤੇ ਬਾਕੀ ਕਿਹੜਾ ਨਹੀਂ ਕਹਿੰਦਾ ਬਈ, ਮੈਂ ਹੈ ਨਾ ਉਹ ਕਰਾਂ, ਹੱਸਾਂ, ਖੇਡਾਂ ਆਪਣੇ ਪਰਿਵਾਰ ਨਾਲ ਵੀ ਵਧੀਆ ਪੈਸੇ ਕਮਾਵਾਂ ਹਾਂ ਭਰਾ, ਬੰਦੇ ਲਈ ਤਾਂ ਤਿੰਨ ਚੀਜ਼ਾਂ ਜ਼ਰੂਰੀ ਨੇ, ਇੱਕ ਕੱਪੜਾ ਹੂੰ ਅਤੇ ਰੋਟੀ, ਤਿੰਨ ਚੀਜ਼ਾਂ ਜ਼ਰੂਰੀ ਸੀ ਯਾਰ, ਹੁਣ ਅੱਜ ਕੱਲ੍ਹ ਪੈਸਾ ਵੀ ਨਾਲ ਜੁੜ ਗਿਆ, ਪੈਸੇ ਤੋਂ ਬਿਨਾ ਕੋਈ ਚੀਜ਼ ਨਹੀਂ ਮਿਲਦੀ, ਹੂੰ, ਅੱਜ ਕੱਲ੍ਹ ਲੋਕਾਂ ਦੇ ਤਾਂ ਫੋਨ ਵੀ ਨਾਲ ਜ਼ਰੂਰੀ ਹੋ ਗਏ। ਫੋਨ ਤੋਂ ਬਿਨਾ ਇੱਕ percent ਅਗਲੇ ਜੀਅ ਨਹੀਂ ਲਾਉਂਦੇ ਦੇਖ ਲਾ, ਹੂੰ, ਉਹ ਭਰਾ ਫੋਨ ਤੋਂ ਬਿਨ ਬਿਨਾ ਤਾਂ ਬੰਦਾ ਕੋਈ ਵੀ ਨਹੀਂ ਜੀਅ ਲਾਉਂਦਾ, ਹੂੰ ਹੂੰ ਤਾਂ ਹੀ ਕਹਿ ਰਿਹਾਂ ਮੈਂ ਕਿਹਾ ਕੋਈ ਜੀਅ ਨਹੀਂ ਲਾਉਂਦਾ ਨਾ

ਅੱਜ ਕੱਲ੍ਹ ਤਾਂ ਯਾਰ ਬੰਦੇ ਨੂੰ ਪੈਸਾ ਅਤੇ ਫੋਨ ਮਾਇਨੇ ਰੱਖਦਾ ਹੈ ਨਾ, ਹੂੰ ਹੂੰ ਹੂੰ ਪੈਸੇ ਦੇ ਕੇ ਸਾਰਾ ਕੁੱਝ ਮਿਲ ਜਾਂਦਾ ਹੈਗਾ, ਮਨੋਰੰਜਨ ਲਈ ਹੈਗਾ ਫੋਨ ਆ, ਠੀਕ ਹੈ, ਮਨੋਰੰਜਨ ਲਈ ਤਾਂ ਯਾਰ ਆਪਣੇ ਵਰਗੇ ਗਰੀਬ ਨੇ ਹੈ ਨਾ ਜਿਹੜੇ

ਹੀ ਬਹੁਤ ਨੇ ਇਹ, ਕਿਉਂਕਿ ਆਪਣੇ ਵਰਗਿਆਂ ਨੂੰ ਦਿਹਾੜੀ ਤੇ ਲਾ ਕੇ ਆਪਣੇ ਨਾਲ ਕਲੋਲਾਂ ਕੀਤੀਆਂ ਜਾਂਦੀਆਂ ਨੇ